ਖੇੜੇ ਜ਼ੋਰ ਮਗਰੋਂ ਕਾਕੇ ਨੇ ਆਉਣ ਨੂੰ ਬੂਹਾ ਖੋਲ੍ਹਿਆ। ਦਾਰ ਜੀ ਕੁਲਫੀ ਖਾਣ ਜਾਣਾ ਜੀ। ਉਸਨੇ ਆਸ ਭਰਪੂਰ ਲਹਿਜ਼ਾਈ ਵਿੱਚ ਪੁੱਛਿਆ। ਉੱਤੇ ਚੱਲ ਉੱਤੇ ਮੈਂ ਕਿਹਾ ਕਾਕਾ ਨਿਮੋਜ਼ੰਣਾ ਜਿਹਾ ਹੋ ਕੇ ਅੱਗ ਲੱਗ ਤੁਰਿਆ, ਮੰਜ਼ੇ ਤੇ ਬੈਠ ਕੇ ਕਾਕੇ ਨੂੰ ਗੋਦ ਵਿੱਚ ਲੈ ਕੇ ਮੈਂ ਪਿਆਰ ਨਾਲ ਕਿਹਾ, ਹੁਣ ਰਾਤ ਪੈ ਗਈ ਹੈ। ਕੁਲਫੀ ਕੱਲ੍ਹ ਖਾਵਾਂਗੇ।

ਰੁਪਈਏ ਹੁਣ ਪੈਸੇ ਹੁੰਦੇ ਆ, ਨਹੀਂ, ਵੱਡਾ ਭਾਅ ਆਖਦਾ ਸੀ, ਤਾਰੇ ਰੁਪਈਏ ਹੁੰਦੇ ਨੇ, ਦਾਰ ਜੀ, ਸਾਰੇ ਰੁਪਈਏ ਸਾਡੇ ਕੋਠੇ ਤੇ ਕਿਉਂ ਨਹੀਂ ਵਰ ਪੈਂਦੇ। ਮੈਂ ਕਿਹਾ ਆਖ ਕਿ ਤਾਰੇ ਰੁਪਏ ਨਹੀਂ ਹੁੰਦੇ, ਮੰਨ ਲਓ, ਉਸਦਾ ਸਵਰਗ ਢਾਅ ਛੱਡਿਆ। ਉਹ ਮੰਜ਼ੇ ਤੇ ਲੇਟ ਗਿਆ ਅਤੇ ਅਸਮਾਨ ਵੱਲ ਵੇਖਦੇ ਆਖਰ ਸੌ ਹੀ ਗਿਆ। ਦੂਸਰੇ ਦਿਨ ਕਰਮ ਅਤੇ ਮੈਂ ਆਪਣੇ ਸਾਥੀਆਂ ਤੋਂ ਕੁੱਝ ਮੰਗਣ ਦੀ ਕੋਸ਼ਣ ਕੋਸ਼ਿਸ਼ ਕਰਦਾ ਰਿਹਾ। ਪਰ ਨਹੀਂ ਸੀ ਕਹਿੰਦਾ। ਮੰਗਣ ਬਹੁਤ ਹੀ ਔਖਾ ਕੰੰਮ ਹੈ। ਮੌਤ ਜਿੰਨਾ ਦੁੱਖ ਹੁੰਦਾ ਹੈ, ਮੰਗਣ ਵਿੱਚ। ਆਖਰ ਇੱਕ ਸਾਥੀ ਕੋਲ ਤਿੰਨ ਰੁਪਏ ਲੈ ਕੀ ਲਏ, ਜਦ ਘਰ ਆਇਆ ਤਾਂ ਕਾਕਾ ਦੁਪਹਿਰ ਦੀ ਨੀਂਦ ਲੈ ਰਿਹਾ ਸੀ। ਰੋਟੀ ਖਵਾਉਂਦਿਆਂ ਸ਼੍ਰੀ ਮਤੀ ਜੀ ਨੇ ਤਿੰਨ ਰੁਪਏ ਮੁੱਚ ਲਏ। ਅੱਧ ਮਣ ਲੱਕੜੀਆਂ, ਸ਼ਾਮ ਦੀ ਸਬਜ਼ੀ, ਲੂਣ, ਤੇਲ ਆਦਿ ਵਿੱਚ ਕਾਕੇ ਦੇ ਜਾਗਣ ਤੋਂ ਪਹਿਲਾਂ, ਉਹ ਤਿੰਨ ਰੁਪਏ ਮੁੱਕ ਗਏ। ਮੈਂ ਕਿਹਾ ਵੀ ਕਿ ਕਾਕੇ ਨੂੰ ਕੁਲਫੀ ਖਵਾਉਣੀ ਹੈ, ਪਰ ਉਹਨੇ ਕਹੀ, ਛੱਡ ਯਾਰ, ਬੜਾ ਉਹਨੂੰ ਯਾਦ ਰਹਿਣਾ। ਮੈਂ ਟਕਾ ਦੇ ਛੱਡਾਂਗੀ ਮੁਰਮਰੇ ਲਈ। ਕਾਕਾ ਜਾਗਦੇ ਹੀ ਕੁਲਫੀ ਮੰਗੀ, ਚੀਕ ਚਿਹਾੜਾ ਪੈ ਗਿਆ। ਕੱਲ੍ਹ ਵਾਲਾ ਮੁਰਮਰੇ ਦੇ ਟਕੇ ਮਨਜ਼ੂਰ ਨਹੀਂ ਸੀ। ਆਖਰ ਸ਼ਾਮ ਨੂੰ ਕੁਲਫੀ ਖਵਾਉਣ ਦਾ ਵਾਅਦਾ ਕਰਕੇ ਛੁਟਕਾਰਾ ਪਾਇਆ ਅਤੇ ਕਾਕੇ ਨੇ ਟਕਾ ਮੇਰੇ ਕੋਲ ਜਮ੍ਹਾ ਕਰਵਾ ਦਿੱਤਾ। ਸ਼ਾਮ ਤੋਂ ਪਹਿਲਾਂ ਹੀ ਮੈਂ ਖੇਡਣ ਦਾ ਬਹਾਨਾ ਕਰਕੇ ਨਿਕਲ ਗਿਆ ਅਤੇ ਦੇਰ ਰਾਤ ਗੁਜ਼ਰੇ ਮੁੜਿਆ। ਕਾਕੇ ਨੂੰ ਸੁੱਤਾ ਦੇਖ ਕੇ ਸਾਹ ਵਿੱਚ ਸਾਹ ਆਇਆ। ਰੋਟੀ ਖਵਾਂਉਂਦਿਆਂ ਸ਼੍ਰੀਮਤੀ ਜੀ ਨੇ ਦੱਸਿਆ ਕਿ ਕਾਕਾ ਬੜ ਚਿਰ ਮੈਨੂੰ ਉਡੀਕਦਾ ਰਿਹਾ ਸੀ। ਮੈਂ ਕਾਕੇ ਦੇ ਨਾਲ ਲੰਬਾ ਪਿਆ, ਬੜਾ ਬੇਚੈਨ ਰਿਹਾ। ਨੀਂਦ ਆਉਂਦੀ ਹੀ ਨਹੀਂ ਸੀ। ਪਰ ਆਖਰ ਪਤਾ ਨਹੀਂ ਕਦੋਂ ਆ ਗਈ। ਨੀਂਦ ਤੇ ਆਖਦੇ ਨੇ ਸੁਲਾਹ ਤੇ ਵੀ ਆ ਜਾਂਦੀ ਹੈ। ਅੱਧੀ ਰਾਤ ਤੋਂ ਮਗਰੋਂ ਦਾ ਵੇਲਾ ਸੀ। ਕਾਕਾ ਕੁੱਝ ਸੁੱਤਾ ਬੇਚੈਨ ਜਾਪਦਾ ਸੀ। ਉਸ ਤੋਂ ਦੋ ਤਿੰਨ ਵਾਰੀ ਡਿੱਗ ਵਿੱਚ ਲੱਤਾਂ ਮਾਰੀਆਂ ਸਨ। ਹੁਣ ਉਸ ਬਾਂਹ ਉਲਟੀ ਕੇ ਮੇਰੇ ਮੂੰਹ ਤੇ ਮਾਰੀ। ਜਾਗਿਆ ਤਾਂ ਮੈਂ ਅੱਗੋ ਹੀ ਹੋਇਆ ਸੀ। ਹੁਣ ਜ਼ਿੱਦਣ ਹੋ ਗਿਆ। ਕਾਾਕਾ ਕੁੱਝ ਬੁੜ-ਬੜਾ ਰਿਹਾ ਸੀ। ਮੈਨੂੰ ਕੁੱਝ ਪਤਾ ਨਾ ਲੱਗਾ। ਫੇਰ ਉਹ ਉੱਚੀ ਬੁੜ-ਬੁੜਾਇਆ। ਕੁਲਫੀ, ਕੁਲਫੀ ਜਾਂ ਕੁਲਫੀ, ਮੈਂ ਬਿਲਵੱਲ ਹੋ ਉੱਠਿਆ। ਸਰਦਾਰ ਜੀ ਜਾਗਦੇ ਹੋ। ਸ਼੍ਰੀਮਤੀ ਨੇ ਆਖਿਆ ਅਤੇ ਇਹ ਜਾਣ ਕੇ ਕਿ ਮੈਂ ਜਾਗਦਾ ਹਾਂ। ਉਸ ਜਾਰੀ ਰੱਖਿਆ। ਖਬਰਾ ਖਾਣਾ ਸੁੱਤਾ ਪਿਆ ਵੀ ਕੁਲਫੀ ਮੰਗਦਾ। ਮੇਰੇ ਤੇ ਮਨ ਨੂੰ ਬਿਜਲੀ ਪੈ ਗਈ ਸੀ। ਮੈਂ ਚੁੱਪ ਰਿਹਾ ਅਤੇ ਕਾਕਾ ਵੀ ਚੁੱਪ ਹੋ ਗਿਆ। ਸਵੇਰੇ ਜਾਗ ਕੇ ਕਾਕਾ ਕੁਲਫੀ ਦੀ ਮੰਗ ਕੋਈ ਨਾ ਕੀਤੀ। ਮੇਰਾ ਕੰਮ ਤੋਂ ਮੁੜਕੇ ਆਉਂਦਿਆਂ ਹੀ ਕਾਕਾ ਉਸ ਮੱਥੇ ਕੁੱਝ ਨਾ ਮੰਗਿਆ। ਰੋਟੀ ਖਾ ਕੇ ਦੁਪਹਿਰ ਦੀ ਨੀਂਦ ਲੈਣ ਲਈ ਲੇਟ ਗਿਆ। ਉਸ ਚੁਭਣ ਵਾਲੀ ਜੱਫ ਉੱਤੇ ਅਤੇ ਉਧਾਰ ਨਾ ਲੈ ਸਕਣ ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਸਤਨਾਮ ਸਿੰਗ ਮੈਂ ਭਟਿੰਡਾ ਤੋ belong ਕਰਦਾ ਆਂ ਮੈਂ ਜੇ ਮੈਂ principal ਹੋਂਦਾ ਏਦੇ ਬਾਰੇ ਗੱਲ ਕਰਾਂਗਾ ਸੰਸਥਾ ਦਾ ਮੁਖੀ ਹਨ ਜੀ ਕਿਸੀ ਸੰਸਥਾ ਮੁਖੀ ਟੀ ਜਾ ਤੁਰਾਯ੍ਜ ਦੇ ਸੰਸਥਾ ਸਾਰਾ ਖਾਰੋਬਰ ਟੀ ਪਰੇਅਰ ਦੀ ਤਰਹ ਕੁਮ ਦਾ ਆਏ ਉਸ ਕਿਸਮਤ ਦਾ ਤਾ ਇਕ ਦਾ ਨਿਸ਼ਾਤ ਕੇਰ ਦਾ ਆਏ ਤੋ ਉਤੋਂ ਸਾਸ ਦਾ ਜੀਵਨ ਨੂ ਗਵਾਹੀ ਦਿਨ ਦਿਨ ਵਾਲਾ ਹੁੰਦਾ ਹੈ ਕੁਜ ਇਸ ਉਸ ਦੀ ਆਪਣੀ ਸਕਸ਼ਿਯਤ, ਚਰਿਤ੍ਰ ਅਤੇ job ਥਾਂ ਤੇ ਨਿਰਭਰ ਕਰਦਾ ਹੈ। ਕਿਸੇ ਕਾਲਜ ਵਿਚ ਅਨੁਸ਼ਾਸ਼ਨ ਦੀ ਜੋ ਸਥਿਤੀ ਹੁੰਦੀ ਤੋਂ ਹੀ principal ਦੀ job ਥੋਨੂੰ ਪ੍ਰਸਿੱਧ ਕਰਦੀ ਹੈ। ਮੇਰੀ principal ਬਣ ਦੀ ਇੱਛਾ ਮੇਰੇ ਮਨ ਵਿਚ ਹੈ। ਮਈ ਬੜੀ ਤੀਰ ਇੱਛਾ ਹੈ ਕਿ ਇਸ ਕਾਲੇਜ ਦਾ principal ਹੋਵਾਂ। ਮੈਂ ਏਨਾ ਜਾਂਦਾ ਕੀ principal ਦਾ ਓਦਾ ਕੰਦ੍ਯਾ ਦੀ ਚੀਜ਼ ਆ ਟੀ ਭਾਰੀਆਂ ਜਿੰਮੇਵਾਰੀਆਂ ਪਾਰੇਯ੍ਸ਼ਾਨੀ ਕਮ ਭਰਪੂਰ ਹੁੰਦਾ ਆਏ ਅੱਜ ਕਲ ਕੁਛ ਹੀ ਵਿਦਿਆਰਥੀ ਨਿੱਕਿਆ ਨਿੱਕਿਆ ਗੱਲਾਂ ਉਤੇ ਹੜਤਾਲਾਂ ਤੇ ਮੁਹਾਵਰੇ ਕਰਦੇ ਹਨ ਪਰ ਏ ਬਾਵਜੂਦ ਵੀ ਮੇਰੀ ਇੱਛਾ ਆ ਕਿ ਕਿਸ ਕਿਸੇ ਕਾਲੇਜ ਦਾ principal ਜਾ ਕਿਸੇ ਸਕੂਲ ਦਾ principal principal ਬਣਾ ਟੀ teacher ਬਣਾ ਕਿਸਮਤ ਨੇ ਮੇਰਾ ਸਾਥ ਦਿੰਦਾ ਆਏ ਤੇ ਮੇਰੇ ਸੁਪਨੇ ਨੂ ਅਸਲਿਯਤ ਦਾ ਜਾਮਾ ਪਹਨਾਯ ਤਾ ਕਾੱਲੇਜ ਵਿਚ ਅਪਨੇ ਆਪ ਨੂ principal ਦੇ ਰੂਪ ਵਿਚ ਕਰਾਂਗਾ ਤੇ ਮੈਂ ਕਾੱਲੇਜ ਨੂੰ ਬੀਚ ਹੀ ਸਹੀ ਆ ਆ ਆਰਤਾ ਬੀਚ ਹੀ ਬਜਾਰਤੀ ਬਾਤਾਂ ਵੇਰਨ ਪਾਯਦਾ ਕਰਨ ਲੈ ਲੋਆਦ ਦੀਆ ਨਿਲ੍ਯੁਮ ਰਾਤੀ ਸੁਧਾਰ ਕਰਾਂਗਾ ਕਾੱਲੇਜ ਦਾ ਓਰ ਸਮ੍ਰਿਧੀਆਂ ਲਿਆਵਾਂਗਾ ਕੇਵਲ ਵੱਡੀ ਤਨਖਾਹ ਲੈਣ ਲਈ ਜਾ ਫੋਕੇ ਮਾਨ ਖਾਤਰ ਨੀ ਅਹੁਦਾ ਪ੍ਰਾਪਤ ਕਰਾਂਗਾ ਮੈਂ ਇਥੇ ਉੱਚ ਸਿਕਸ਼ਾ ਪਰਾ ਦੇਣ ਵਾਸਤੇ ਊ ਸਾਰੀ ਰਾਖਾ ਗਾ ਖੁਲੀ ਦਵਾਰਾ ਬਢਿਯਾ ਵਡ ਇਮਾਰਤਾਂ ਕੀਮਤੀ ਸਮਾਜਾ furniture ਅਤੇ ਕਾਲੇਜ ਨੂੰ ਬਣਦੇ ਹੋਏ ਸਗੋ ਚੰਗੇ ਦਿਆਪਾਤ ਨਾਲ ਹੀ college ਦੀ ਜਿੰਦ ਜਾਨ ਓਤੇ ਊ ਕਰਾਂਗਾ। ਤੇ ਮਨ ਚ ਜਾਗ ਜੀਤੇ ਮਨ ਜਿਤੇ ਪੁਮੀ ਕਾਲ ਦਾ ਪਹਲਾ ਮੁਖ ਸਕ ਮਾਰਨ ਓਤੇ ਕਾਬੂ ਪੋਣਾ ਆਏ ਟੀ ਮਨ ਨੂ ਜਿਤ ਕੀ ਹੀ ਸਮ੍ਜਿਯਾ ਜਾ ਸਕ ਦਾ ਆਏ ਮਨ ਜਿੱਤੀ ਅਹ ਕਿਵੇ ਸੂਲ ਜੀਵਨ ਦੀ ਜਰੂ ਓਪ੍ਦੈਸ਼ ਦੀ ਪਾਲ ਨਾ ਭੂਮੀ ਕਾ ਮਨ ਜਿਤੇ ਜਗ ਜਿਤੇ ਤਾ ਜੀਵਨ ਅਟੱਲ ਸੱਚਾਈ ਆ। ਏ ਗੁਰੂਨਾਨਕ ਦੇਵ ਜੀ ਦੀ ਬਾਨੀ ਜਾਵ੍ਜੀ ਸਾਹਿਬ ਜੀ ਦੀ ਸਤਾਈ ਵੀ ਪੋੜੀ ਵਿਚ ਇਕ ਤੇ ਅਹ ਊ earth ਆਯ ਕੀ ਅਪਨੇ ਮਨ ਨੂ ਜਿੱਤਣ ਨਾਲ ਹੀ ਮਨੁੱਖ ਸਾਰੀ ਦੁਨਿਆ ਜਿਤ ਪ੍ਰਾਪਤ ਕਰ ਲੈਂਦਾ ਆ। ਜੇੜਾ ਵ੍ਯਕ੍ਤਿ ਅਪਨੇ ਮਨ ਤੇ ਕਾਬੂ ਨੀ ਕਰ ਸਕਦਾ ਊ ਸੰਸਾਰ ਉਤੇ ਕਾਬੂ ਓਨੇ ਸਵਾ ਕਰਨਾ ਆ ਏ ਤਾ ਅਟਲ ਸਚਾਈ ਨੁਖਤਾ ਉਥੇ ਲਾਗੂ ਹੁੰਦੀ ਆਏ ਅਹ ਜਦੋਂ ਮਨੁੱਖ ਆਮਨੇ ਅੰਦਰ ਉਤਨ ਵਾਲਿਯਾਂ ਸਹਵਾ ਆਪਣਾ ਗ਼ੁਲਾਮ ਬਣਾ ਲੈਂਦਾ ਆਏ ਤੇ ਓ ਆਪ ਕਦੇ ਵੀ ਉਸ ਨੂ ਤੰਗ ਨਈ ਕਰ ਦਿਯਾ ਜਿਹੜਾ ਮਨੁੱਖ ਵਾਟ ਨਾ ਮੋਮੇਰ ਕਾਬੂ ਨਾਈ ਪਾ ਸਕ ਦਾ ਉਸ ਨੂ ਕਦੀ ਸ਼ਾਂਤੀ ਨਾਈ ਮਿਲਦੀ ਊ ਆਪਣੀ ਪ੍ਰੇਯ੍ਸ਼ਾਨਿਆ ਟੀ ਸਦਾ ਚੁਣ ਚੁਣ ਚੁੰਦਾਤਾ ਰਹੰਦਾ ਹੈ ਜਿਸਮ ਨੂ ਕਾਕੋਲ ਸ਼ਾਮ੍ਪਿਸ਼ਤੀ ਆਏ ਊ ਸੁਨ ਸੁਨ ਸਰਦਾਰ ਦੀ ਖੁਸ਼ੀ ਮਿਲ ਦੀ ਆਏ ਕੁੰ ਕੀ ਆਏ ਚਿੰਤਾ ਕਰਕੇ ਓ ਸਤਾਉਂਦੀ ਹੈ ਦੂਸਰਾ ਮੇਰੇ ਤੋਂ ਜਿਆਦਾ ਖੁਸ ਹੈ ਨੀ ਉਸਨੂੰ ਕਦੇ ਵੀ ਇਸ ਗੱਲ ਦਾ ਈਰਖਾ ਨਹੀਂ ਹੁੰਦੀ। ਮੇਰੇ ਤੋਂ ਵੱਧ ਕੋਈ ਖੁਸ ਹੋ ਨਹੀਂ ਸਕਦਾ। ਆ ਵੱਡੀ ਖੁਸ਼ੀ ਹੁੰਦਾ ਆ ਇਸ ਤਰਾਂ ਦਾ ਮਨ ਜਿੱਤਣ ਵਾਲਾ ਜੱਗ ਦੀਆ ਖ਼ੁਸ਼ਿਯਾ ਜਿਤ ਲੈਂਦਾ ਆ ਤੇ ਮਨ ਉਤੇ ਕਾਬੂ ਪੋਣਾ ਮਨ ਕੀ ਆ ਇਸ ਨੂ ਕਿਵੇ ਜਿਤਿਆ ਸਕਦਾ ਸਾਡੀ ਗਿਆਨ ਇੰਦਰੀ ਦੇ ਮਨ ਦੇ ਅਨੁਸਾਰ ਹੀ ਕਮ ਕਰਦਿਆਂ ਹਨ। ਇਸ ਦੇ ਵਿਚ ਹਰ ਤਰਹ ਦੀਆ ਇਛਾਵਾਂ ਤੇ ਵਿਚਾਰ ਪੈਦਾ ਹੋਂਦੇ ਹਨ ਮਨ ਚੰਗੀ ਤਰਾ ਬੁਰੀ ਧਰਤੀ ਦੇ ਲੈ ਪ੍ਰੇਰਣਾ ਦਿੰਦਾ ਹੈ।

ਏ ਚੀਜਾ ਦੇ ਉਪਰ ਦੁਜਿਯਾ ਦੇ ਮਨ ਪੜਣ ਦੇ ਜੋਗ ਵੀ ਹੋ ਜਾਂਦਾ ਆ। ਜਦੋਂ ਅਪਾ ਇਕ ਦੁਜਿਯਾ ਦਾ ਮਨ ਪੜਨ ਲਗ ਜਾਂਦੇ ਆਂ ਤਾਂ ਸਮਜ ਲੈ ਸਫਲਤਾ ਬਣ ਸਕਦਾ ਆ। ਓ ਮਾਨਸਿਕ ਸ਼ਕਤੀ ਨਾਲ ਕਿਸੀ ਨੂ ਵੀ ਜਿਤ ਲੈਂਦਾ ਆ।

ਟਾਪ ਕੇਰ ਦਿਯਾ ਨੀ ਨਾ ਏ ਸਾਰੀ ਜੜਾਂ ਵਾਲਾ ਸਰਮਾਂ ਜ਼ਾਯਦਾ ਹੀ ਟਾਪ ਪਾਯਦਾ ਆਏ ਜੰਗਲਾਂ ਵਿਚ ਟਾਪ ਕੇਰ ਕੀ ਹੀ ਮਨ ਕੀ ਵਾਰ ਏਸ਼ਾਵਾ ਬਾਦ ਨਾਈ ਨਿਕਲ ਦੀਆ ਕਬੀਰ ਜਿਨੀ ਵੀ ਸਵਾਰੀ ਬਯਾਂ ਕੀਤਾ ਆਏ ਤੇ ਭੂਮਿਕਾ ਭਾਰਤ ਦੀ ਸ਼੍ਰੀ ਅਨਪੜਤਾ ਆਜ਼ਾਦੀ ਸਮੇ ਭਾਰਤ ਦੀ ਅਰਥਵਿਵਸਥਾ ਲ ਲੜਕੀਆਂ ਦੀ ਸਿਖਿਆ ਤੇ ਰੋਕ ਵਿਦਿਆ ਦਾ ਪਰ੍ਸਾਤ ਤੇ ਜਤਨ ਅਨਪੜਤਾ ਅਨੁਸਾਰ ਦੂਰ ਕਰਨ ਦੇ

ਦਾ ਨੀ ਸਮਜ ਸਕਦੀ ਭਾਰਤ ਦੇਸ਼ ਤਕ ਘੁਲਮ ਆਯ ਇਯਨ ਏਕ ਏਕ ਦੇਸ਼ ਆਯ ਫਲਾ ਨਾਮ ਅਸੀਂ ਕਾਫੀ ਤਰੀਕਿ ਆਯ ਪਰ ਫੇਰ ਅਸੀਂ ਕੁਛ ਸਮ੍ਜੇਯਾ ਆਪਣਾ

ਜਨਸੰਖਿਆ ਏਹੀ ਜੀ ਹੈਂ ਗੀ ਜੇਸ ਨੂ ਕਾਲਾ ਅੱਖਰ ਭੈਂਸ ਬਰਾਬਰ। ਜੋ ਅਸੀਂ ਸੋਚ ਨੀ ਸਕਦੀ ਵੋ ਭਾਰਤ ਕਿਵੇਂ ਉਨਤੀ ਕਰ ਰਿਹਾ ਆ ਲਿਆਂ ਤੇ ਜਾ ਸਕਦਾ ਆ ਏ ਪਰ ਦੇਖਣ ਅਨੁਸਾਰ ਸਾਡੇ ਸਮੇ ਵਿਚ ਪੰਜ ਕਰੋੜ ਬੱਚੇ ਸਕੂਲ ਨਹੀਂ ਰਾ ਰਹੇ ਹਨ। ਸਰਕਾਰ ਦੀ ਨੇ ਲੜਕੀਆਂ ਲਯੀ ਮੁਫ਼ਤ ਸਿਖਿਆ, ਖਾਣੇ ਦਾ ਪ੍ਰਬੰਧ ਬੀ ਕੀਤਾ ਹੈ। ਇਸ ਦੇ ਬਾਵਜੂਦ ਪਿਛੇੜੀ ਸ਼੍ਰੇਣੀ ਦੇ ਲੋਕ ਸਕੂਲਾਂ ਵਿਚ ਨਹੀਂ ਪਹੁੰਚਦੇ। ਕੁਛ ਬੱਚੇ primary ਸਿਕਸਾ ਤੋਂ ਬਾਦ ਉਨਾ ਛੱਡ ਦੇਂਦੀ ਹੁਣ ਦਸ ਵੇ ਦਸਵੀ ਪਾਸ ਕਰਦੇ ਹੁਣ ਪਿੰਡਾਂ ਵੇਚ ਰਹਨ ਵਾਲੀ ਬੱਚਿਆਂ ਡੀ ਮਾ ਬਾਪ ਮੁੰਡਿਆਂ ਨੂੰ school ਬੇਜਦੇ ਹੁਣ ਟੀ ਸਾਰੀ ਸ਼ੁਨੀ ਦੀਆਂ ਫਸਲਾਂ ਕਟਾਈ ਤੇ ਬਿਜਾਈ ਤੇ ਪੇਜ੍ਨਾ ਬੰਦ ਕਰ ਦਿੰਦੇ ਹਨ। ਆਜ਼ਾਦੀ ਸਮੇ ਭਾਰਤ ਦੀ ਅਰਥ ਵਿਵਸਥਾ ਜਿਸ ਸਮੇ ਸਾਡਾ ਭਾਰਤ ਅਜਾਦ ਹੋਇਆ ਸੀ ਉਸ ਸਮੇ ਪਡੇ ਲਿਖੇ ਲੋਕਾਂ ਦੀਆਂ ਸਿਖੀਆਂ ਟੀ ਅਜੇ ਡੀ ਮੁਕਾਬ੍ਲ੍ਯ ਬੁਹਤ ਕਤ ਸੀ ਲਾਰ੍ਕੇਯਨ ਨੂ school ਪੇਜੇਯਾ ਹੀ ਨੀ ਸੀ ਜਾਮ੍ਨ੍ਦਾ ਪਰ ਤਰਨਾ ਬਾਨੀ ਹੁਈ ਸੀ ਕੀ ਏਨਾ ਨੂ ਚੂਲਾ ਚੰਦਾ ਹੀ ਸੰਬ੍ਨਾ ਟੀ ਬਾਸ ਪਰ ਲਿਖ ਕੀ ਏਨਾ ਨੀ ਕੀ ਕਰ ਨਾ ਆਯ ਲੇਰ੍ਕੀਆਂ ਵੇਚ ਬੁਹਤ ਕਤ ਲੋਗ ਚਿਰੀਂ ਵੇਦਾ ਪੇਰਾਮਤ ਕਰ ਡੀ ਹਨ ਕੀਈ ਲੋਕਾ ਨੂ ਅਪਨੀ ਦਸਖਤ ਵੇ ਨੀ ਕਰਨੀ ਨੁੰਡੀ ਸਨ ਲਾਰ੍ਕ੍ਯ ਆਂ ਨੀ ਸਿਖੇਯਾ ਅਜੇ ਕਲ ਡੀ ਜੁਗਹ ਵੇਚ ਲਾਰ੍ਕੇਆਂ ਆਯ ਪਰਾਈ ਡੀ ਤੀਆਂ ਦੇਤਾ ਜਾਨ ਲਗ ਪੇ ਭਾਰਤ ਡੀ ਕੁਛ ਅਲਾਕ੍ਯ ਏਹੀ ਜੀ ਹਨ ਜੇਠੀ ਲਾਰ੍ਕੇਆਂ ਪਰਨ ਦੀ ਅਜਾਜ੍ਤ ਨੀ ਹਨ ਪਿਚ੍ਲੇਯਾਂ ਡੀ ਲੋਗ ਤਾਂ ਹਾਜੀ ਆਯ ਸੰਜ੍ਡੀ ਹੁਣ ਕੀ ਲਾਰ ਕੇਯਾਂ ਨੂ ਬਹੇਰ ਜਾਣਾ ਨਹੀ ਇਸ ਕਰ ਕੀ ਆਯ school ਹੀ ਨੀ ਜਾ ਸਕਦੀਆਂ। ਅਸਲ ਵਿਚ ਸੱਚਾਈ ਏ ਆ ਕੇ ਲੜਕੀਆਂ ਪਡ਼ ਲਿਖ ਜਾਏ ਪਰ ਓ ਸਾਰੇ ਪਰਿਵਾਰ ਨੂੰ ਸਿਖਿਆ ਦੇ ਸਕਦੀਆਂ ਹਨ ਜਰੂਰੀ ਨੀ ਆ ਕੇ ਲੜਕੀਆਂ ਪਡ਼ ਲਿਖ ਕੇ ਨੌਕਰੀ ਹੀ ਕਰਨ ਜੇ ਓ ਪੜਿਆ ਲਿਖਿਆ ਹੁਣ ਗਿਆਂ ਟੀ ਤਾਂ ਘਟੋ ਘਟ ਮਨਲੇ ਵੀ ਆਪਣੇ ਬੱਚਿਆਂ ਨੂੰ ਤਾ ਪਢ਼ਾ ਸਕਦੀਆਂ ਹੈ ਘਰ ਬੈਠੇ tuition ਦੇ ਸਕਦੀਆਂ ਹੈ ਪਰ ਅਜਕਲ ਦੇ ਪਿਛੜੇ ਵਰਗ ਦੇ ਵਿਚ ਲੜਕੀਆਂ ਨੂੰ ਘਰ ਤੋਂ ਬਾਹਰ ਨੀ ਜਾਨ ਦਿਤਾ ਜਾਂਦਾ ਓਰ ਲੜਕੀਆਂ ਨੂੰ ਹੀ ਅਨਪੜ ਹੀ ਰੱਖਿਆ ਜਾਂਦਾ ਹੈ। ਵਿਦਿਆ ਦੇ ਪ੍ਰਸਾਰ ਦੇ ਜਤਨ ਭਾਰਤ ਸਰਕਾਰ ਨੇ ਵਿਦਿਆ ਦੇ ਪ੍ਰਸਾਰ ਲਯੀ ਜੋ ਕਦਮ ਉਠਾਏ ਹਨ ਪਰ ਏ ਸਾਰੀਆਂ ਸਾਫ਼ ਜ਼ਰੁਰਤ ਆਯ ਅਟਕਾਉਣ ਨੂ ਚੀ ਦਾ ਕੀ ਬਚੀ ਨੂ school ਆਉਣ ਤੂੰ ਬਾਦ ਕਾਹਦ ਦੇਤਾ ਪੁਛ ਦੇਸ਼ ਕੀਤੀ ਜੇ ਕੀ ਏਸ੍ਤੇਰ੍ਹਾਂ ਕੁੰ ਬਚ੍ਯ੍ਨਾ ਡੀ ਮਨ ਬਾਪ

ਪਰ ਸਰਕਾਰ ਇਹ ਜਿੰਮੇਵਾਰੀ ਨੂੰ ਪੂਰੀ ਤਰਹ ਨੀ ਨਿਬਾਹ ਰਹੀ ਪਰ ਕਈ ਸਕੂਲਾਂ ਵਿਚ ਅਧਿਆਪਕ ਦੀ ਭਰਤੀ ਹੀ ਨਹੀਂ ਕੀਤੀ ਜਾਂਦੀ। ਤੇ ਕੀਤੀ ਆ ਜਾਂਦੀ ਹੈ ਤਾ ਅਧਿਆਪਕ ਸਕੂਲ ਦੇ ਵਿਚ ਆਂਦੇ ਹੀ ਨਹੀਂ ਹੈ। ਛੁਟੀ ਹੁੰਦੇ ਹੀ ਸਾਲ ਦੀਆ ਛੁਟੀਆਂ ਲੈਕੇ ਘਰ ਬੈਠ ਜਾਂਦੇ ਹਾਂ ਬੱਚੇ ਓਨਾ ਬੰਦ ਕਰ ਦਿੰਦੇ ਹੈ। ਅਨਪੜਤਾ ਅਨੁਸਾਰ ਅਨਪੜਤਾ ਇਕ ਸ਼ਰਾਪ ਹੈ ਅਨਪੜਤਾ ਮਨੁੱਖ ਨਾਗਰਿਕ ਕਰਤੱਵਾਂ ਦੀ ਪਾਲਣਾ ਕਦੀ ਵੀ ਠੀਕ ਢੰਗ ਨਾਲ ਨਹੀਂ ਕਰ ਸਕਦਾ। ਓ ਆਪਣੇ ਫਰਜ ਨੂੰ ਨਿਬੋਨ ਲਯੀ ਅਰਥਵਿਵਸਥਾ ਦੇ ਅਨਪੜਤਾ ਮਨੁੱਖ ਅੰਧਵਿਸ਼ਵਾਸ ਬਣ ਜਾਂਦਾ ਹੈ। ਅਗੇ ਜਾਤ ਪਾਤ ਦੇ ਫਿਕੇਰ ਅਧਿ ਦਾ ਸ਼ਿਕਾਰ ਬਣ ਜਾਂਦਾ ਹੈ ਬਿਮਾਰੀ ਦੀ ਹਾਲਤ ਵਿਚ ਸੁਖਾਂ ਸੁਨੀਆਂ ਡੀ ਵੇਚ ਫਾਸ ਜਾਂਦਾ ਆਯ ਜੀ ਪਸ਼ੁ ਬੇਚਹੁ ਜਾਨ ਬਣ ਜਾਂਦਾਆਯ ਉਚੀ ਸੋਚ ਛੁਟੀ ਬਣ ਜਾਂਦੀ ਆਯ ਉਨ ਪਰ ਆਦਮੀ ਘਰੀਬ ਰਹ੍ਜੰਦਾ ਆਯ ਘ੍ਰਿਬੀ ਦਾ ਸ਼ਰ੍ਕਰ ਬੇਨ ਜਾਂਦਾ ਆਯ ਕੁੰ ਕੀ ਅਪਨੀ ਉਨ ਨੂ ਵਾਦੇਉਣ ਵਾਦੁਨ ਤਰੀਕਿਆਂ ਬਾਰੇ ਸੋਚਣ ਦੇ ਹੁੰਦਾ ਆ ਜੇ ਕਿਸਾਨ ਅਨਪੜ ਹੋਵੇ ਤਾ ਖੇਤੀ ਆਧੁਨਿਕਤਾ ਤੋਂ ਜਾਣੂ ਨੀ ਕਰ ਸਕਦਾ ਖਰਜਾ ਵੱਧ ਜਾਵੇਗਾ ਤੇ ਅਨਪੜਤਾ ਸਰੀਰਿਕ ਮਾਨਸਿਕ ਤੇ ਨੈਤਿਕ ਵਿਕਾਸ ਵਿਚ ਰੁਕਾਵਟ ਦਾ ਕਾਰਨ ਬਣ ਜਾਂਏਗਾ। ਦੁਰ ਕਰਨ ਦੇ ਉਪਾਏ- ਦੇਸ਼ ਵਿਚ ਅਨਪੜਤਾ ਦੀ ਦੂਰੀ ਲਯੀ ਸਰਕਾਰ ਅਧਿਆਪਕਾਵਾਂ ਨੂੰ ਦੇ ਸਾਂਝੇ ਸੰਜੋਗ ਨਾਲ ਧਨਵਾਦ ਤੁਸੀਂ ਆਪਣਾ ਖਿਆਲ ਰੱਖੋ Hello

ਰਿਤਕ ਸਲਾਮ, ਸਲਾਮ ਰਿਤਕ। ਚੰਗਾ ਸਲਾਮ ਆ।

ਹੋਰ ਬਸ ਵਧੀਆ ਉਹਦੀ ਗੱਲ ਨੀ ਕਰਨੀ। ਲੈਬੋਟਰੀ ਆਏ ਭਰਾਵਾਂ ਟਾਇਮ ਨੀ ਲੱਗਦਾ। ਅੱਛਾ। ਹੋਰ ਫੇਰ। ਹੋਰ ਬਸ ਵਧੀਆ ਤੂੰ ਦੱਸ ਨਵੀਂ ਤਾਜ਼ੀ। ਬਸ ਨਵੀਆਂ ਤਾਜ਼ੀਆਂ ਵੀ ਠੀਕ ਏ। ਅੱਛਾ ਠੀਕ ਆ ਅੱਜ ਪਾਲਟੀ ਹੀ ਹਾਡੇ ਪਿੰਡ। ਕਿਹਦੀ ਪਾਲਟੀ। ਉਹ ਇੱਕ ਵਿਆਹ ਹੋਇਆ ਹਾਡੇ ਪਿੰਡ ਲਾਂਗੇ ਗਵਾਂਢਣ ਦਾ ਤੇ ਉਹਨੇ ਦੇ ਕੋਈ ਮਰ ਗਿਆ ਹੀ ਤੇ ਢੋਲ-ਢਾਲ ਨੀ ਉਹਨਾਂ ਨੇ ਖੜ੍ਹਿਆ ਤੇ ਇੱਦਾ ਹੀ ਫੇਰੇ ਲਏ। ਆਹੋ ਉਹ ਜੰਡੋ ਦਾ ਮੁੰਡਾ ਨਾ ਭੋਲਵਾਂ ਜਿਹਾ।

ਓਹੀ ਜਿਹੜਾ ਤੈਨੂੰ ਕਹਿੰਦਾ ਸੀ ਸਤਿ ਸੀ੍ ਅਕਾਲ ਭਾਜੀ। ਆਹੋ-ਆਹੋ।

ਹੋਰ ਫੇਰ ਕਿੰਝ। ਬਸ ਵਧੀਆ ਤੂੰ ਸੁਣਾ ਠੀਕ-ਠਾਕ। ਮੈਂ ਭਰਾਵਾਂ ਬਚਪਨ ਚ ਜਦੋਂ ਸਕੂਲ ਜਾਂਦੇ ਰਹੇ ਭਰਾਵਾਂ ਚਾਹ ਤੇ ਰੋਟੀ ਦਾ ਲੰਗਰ ਛੱਕਦੇ ਰਹੇ ਹੁਣ ਤੇ ਆਪਾਂ ਬਦਲ ਹੀ ਗਏ ਏ। ਆਹੋ ਵਿਆਹ ਕਰਾਂ ਕੇ ਤੇ ਫੇਰ ਸਾਰੇ ਬਦਲ ਜਾਂਦੇ।

ਮੈਂ ਤੇ ਲੱਭ ਲਈ ਏ ਤੂੰ ਦੱਸ। ਮੇਰਾ ਤੇ ਕੰਜ਼ਰਾ ਵਿਆਹ ਹੋ ਗਿਆ।

ਭੂੰਡੀ। ਮੈਂ ਕਿਹਾ ਤੇਰੇ ਘਰਵਾਲੇ ਦਾ ਨਾਂ ਕੀ ਹੀ? ਤਨਵੀਰ। ਅੱਛਾ ਰਣਵੀਰ ਵਾਂ। ਰਣਵੀਰ ਏ ਓ।

ਕੀਤਾ ਭਰਾਵਾਂ ਨਿਆਣੇ ਬੜੇ ਖੱਪ ਪਾਉਣ ਦੇ ਪਿੱਛੇ। ਤੇ ਨਿਆਣਿਆਂ ਦੇ ਬੂੱਥੇ ਚ ਚਪੇੜਾਂ ਨੀ ਵੱਜਦੀਆਂ। ਐਵੇਂ ਏ ਕਿੰਨਾ ਕ ਬੰਦਾ ਮਾਰੀ ਜਾਏ।

ਸਗੋਂ ਜਦੋਂ ਮਾਰੀਏ ਨਿਆਣੇ ਭੂਹੇ ਚੜਦੇ ਨੇ।

ਹੋਰ ਫੇਰ ਰੋਟੀ ਖਾ ਲਈ ਏ।

ਬਸ ਵਧੀਆ ਮੈਂ ਕਿਹਾ ਰੋਟੀ-ਰੂਟੀ ਖਾ ਲਈ ਏ। ਨਾ ਬਣਾ ਕੇ ਰੱਖੀ ਏ ਹਲੇ ਨੀ ਖਾਂਧੀ। ਨਈਂ ਡੱਫਣੀ ਹਲੇ ਭੁੱਖ ਹੈਨੀ ਹਲੇ ਦੁਪਿਹਰੇ ਤੇ ਡੱਫੀਆਂ ਹੀ। ਬਾਕਇ ਇੱਕ ਪਰੌਠਾ ਖਾ ਲਈਆਂ ਬਾਅਦ ਚ ਰੋਟਾਂ ਖਾਣ ਨੂੰ ਜੀਅ ਨੀ ਕਰਦਾ।

ਤੈਨੂੰ ਪਤਾ ਹੀ ਏ ਗਾੜੀ-ਗਾੜੀ ਫੇਰ ਸਾਰੇ ਸੋਚਦੇ ਹੁੰਦੇ ਹਾਡੇ ਤੇ ਆਪ ਭੈਣਾਂ ਮੰਮੀ ਛੱਕ-ਛੂਕ ਬੜਾ ਕਰਦੀ ਹੀ ਕਿ ਤੇਰੇ ਕੋਲ਼ phone ਵਾਂ ਤੂੰ ਕਿਹੇ ਨਾਲ਼ ਗੱਲ ਕਰਨਾ ਕਿ ਨੀ।

ਨਾ-ਨਾ ਮੈਂ ਨੀ ਹਜੇ ਕਰਵਾਉਣਾ ਤੇਰੇ ਵਰਗੇ ਹੋ ਜਾਣਾ ਸਾਰਿਆਂ ਨੇ ਤੂੰ ਤੇ ਝੱਟ ਹੀ ਵਿਆਹ ਕਰਵਾਂ ਕੇ ਬਹਿ ਗਈ ਤੈਨੂੰ ਪਤਾ ਨੀ ਕਾਹਦੀ ਅੱਗ ਲੱਗੀ ਹੀ। ਆਹ ਤੇ ਹੁਣ ਘਰਦਿਆਂ ਨੇ ਕਰ ਤਾਂ ਵਾਂ ਜੋ ਘਰਦਿਆਂ ਦੀ ਮਰਜ਼ੀ ਜਿੱਥੇ ਸੰਯੋਗ ਲਿਖੇ ਰੱਬ ਨੇ ।

ਨਾ ਉਹਨੇ ਤੇ ਦੁਕਾਨ ਖੋਲੀ ਏ ਨੋਸਿਹਰੇ। ਮਰਜ਼ੀ ਦਿਖਾਉਂਦੀ ਏ ਤੇ ਤੂੰ ਗੇਤਾ ਕਰਾਂ ਲਿਆ ਏ। ਤੇ ਹੁਣ ਘਰਦਿਆਂ ਦੀ ਮਰਜ਼ੀ ਏ।

ਕਾਸ਼ ਦਾ ਰਿਸ਼ਤਾ ਹੋ ਗਿਆ ਏ ਵਿਆਹ ਉਹ ਕਹਿੰਦਾ ਹਲੇ ਮੈਂ ਕਰਵਾਉਣਾ ਨੀ। ਚੰਗਾ ਫੇਰ ਆਪਣੇ ਨਿਆਣਿਆਂ ਨੂੰ ਲੈ ਕੇ ਆਈ ਕਾਸ਼ ਦੇ ਵਿਆਹ ਤੇ ਸੋਹਣੇ-ਸੋਹਣੇ ਕੱਪੜੇ ਪਾ ਕੇ ਚੰਗਾ।

ਹੋਰ ਸੁਣਾ ਕੋਈ ਨਵੀਂ ਤਾਜ਼ੀ ਪਿੰਡ ਦੀ ਆਂਢ-ਗੁਆਂਢ ਠੀਕ ਏ।

ਗੁੱਤਾਂ ਘੁੰਮਾਂ ਦੀ ਕਿਹੇ ਦਿਨ ਫੜ ਕੇ। ਜਿੱਦਣ ਮੇਰੀਆਂ ਨਾਲ਼ ਲੜੀਆਂ ਮੇਰਾ . ਤੈਨੂੰ ਪਤਾ ਇੱਕ ਵਾਰੀ ਕਿੱਦਾ ਤੂੰ ਸਕੂਲੇ ਕੁੜੀ ਨਾਲ਼ ਲੜੇ ਹੀ ਤੇ ਉਹਨੇ ਝੂਠੀਆਂ-ਮੂਠੀਆਂ ਗੱਲਾਂ ਬਣਾ ਕੇ ਧਾਰ ਲਈਆਂ ਤੇ ਤੂੰ ਮੇਰੇ ਤੇ ਸ਼ੱਕ ਕਰਦੀ ਹੀ।

ਆਹੋ-ਆਹੋ ਦੱਸਵੀਂ ਕਲਾਸ ਦੀ ਕੁੜੀ ਹੀ ਤੇ ਤੂੰ ਤੇ ਕਹਿੰਦੀ ਸੱਤਵੀਂ ਚ ਹਨਾ।

ਕੌਣ-ਕੌਣ? ਨਰਮਨ ਹੀ ਕੁੜੀ ਦਾ ਨਾਮ।

ਆਹੋ ਗੁੱਲੀ ਦੀ ਭੈਣ ਚਾਚੇ ਦੀ ਕੁੜੀ।

ਆਹੋ ਮੈਨੂੰ ਵੀ ਪਤਾ ਹੀ ਹੋਰ ਛਿੱਟੇ-ਛੂਟੇ ਚੁੱਕਣ ਜਾਣਾ ਵਾਂ। ਨਹੀਂ ਉਹ ਤੇ ਬੁੱਢੀਆਂ ਚੁੱਕਦਿਆਂ ਛਿੱਟੇ ਮੈਂ ਛਿੱਟੇ ਚੁੱਕਦਾ ਚੰਗਾ ਲੱਗਦਾ ਦੱਸ ਹਾਂ ਤੂੰ ਜਾਣੀ ਹੁਣੀ ਏ ਦੱਸ ਤੂੰ ਤੇ ਕਦੇ ਜਾਂਦੀ। ਸਾਸੂਮਾਂ ਨੂੰ ਤੇ ਮੈਂ ਆਪੇ ਨੀ ਕੱਲਦੀ ਮੈਂ ਕਿਹਾ ਧੁੱਪੇ . ਉਹਨੇ ਕਿਹਾ ਕੀਤੇ ਨੀ ਮੈਨੂੰ ਬਿੱਲ ਆ ਚੱਲਾ ਪਰ ਮੈਂ ਤੇਰੇ ਘਰ ਹੀ ਰਹਿਣਾ ਵਾਂ। ਆਹੋ। ਬੁੱਲ ਬੜੇ ਫੁੱਟੇ ਏ ਓ ਤੇ vaseline ਲਾਈ ਏ ਹੁਣ ਬੁੱਲ੍ਹਾਂ ਤੇ ਕੱਟੇ ਨਾ। ਸੱਸ ਨੂੰ ਕਹਿਣਾ ਹੀ ਨਾ ਮੈਨੂੰ ਦਵਾਈ-ਦੂਵਈ ਲੈ ਕੇ ਦੇ ਕਹਿਣਾ ਉੱਦਾ ਤੂੰ ਕਹਿਣੀ ਬਾਹਰ ਨੀ ਜਾਣਾ ਹੁਣ ਕਹਿ ਮੈਨੂੰ ਘਰੇ ਬਹਿਠਾਈਆਂ ਪੀ ਮੇਰੇ ਬੁੱਲ ਫੁੱਟੇ ਕਹਿ ਮੇਰਾ ਸਾਰਾ ਦਿਨ ਬੋਲ-ਬੋਲ ਕੇ ਮੂੰਹ ਥੱਕ ਜਾਂਦਾ ਤੂੰ ਤੇ ਆਖੇ ਨੀ ਲੱਗਦੀ ਮੇਰੇ। ਜਾ ਵੇ ਭਰਾਵਾਂ ਇੱਦਾ ਨਾ ਕਹਿ ਕੰਮ ਕੀਤੇ ਬਹੁਤਾ ਹੀ ਕਰਦੀ ਉਹ ਵਿਹਲ਼ੀ ਬੈਠੀ ਸਾਰਾ ਦਿਨ ਰਹਿੰਦੀ ਏ ਤੇ ਕੰਮ ਕਹਿੰਦੀ ਮੈਂ ਤੇ ਸਾਰਾ ਘਰ ਦਾ ਕੰਮ ਮੈਂ ਕਰਦੀ ਏ। ਤੇ ਗੁੱਤ ਨੀ ਘੁੰਮਾਈ ਜਾਂਦੀ। ਆਹੋ ਹੁਣ ਸੱਸ ਦੀਆਂ ਗੁੱਤਾਂ ਹੀ ਘੁੰਮਾਉਣੀਆਂ ਕਿ ਉਹ ਮੇਰੀ ਮਾਂ ਵਰਗੀ।

ਕੁੱਟਣੀ ਸੰਦੂਕਾਂ ਓਹਲੇ ਨੀ ਮੈਂ ਸੱਸ ਕੁੱਟਣੀ। ਆਹੋ-ਆਹੋ ਮੈਨੂੰ ਵੀ ਓਹੀ ਕਰਨਾ ਪੈਣਾ ਖਰੇ। ਆਹੋ-ਆਹੋ ਬਾਕਇ ਫਿਲਮ ਦਾ ਡਾਇਲਾੱਗ ਕਰ ਲੈਂਦੇ ਹੀ। ਆਹੋ ਉਹ ਸੱਚ ਖ਼ੁਸੀ ਦਾ ਕੀ ਬਣਿਆ ਆ ਹਟ ਗਈ ਸਕੂਲੋਂ ਆ ਜਿਹੜੀ ਮੇਰੇ ਨਾਲ਼ ਬੜਾ ਲੜਦੀ ਰਹੀ ਹੀ। ਆਹੋ ਉਹ ਪਤਾ ਨੀ ਕਿਉਂ ਹਟ ਗਈ ਏ। ਓ ਦਸ਼ਮੇਸ ਪੈ ਗਈ ਉਹਨੂੰ ਖਰੇ ਮੈਡਮ ਨੇ ਮਾੜਾ-ਚੰਗਾ ਬੋਲਿਆ ਹੀ ਤਾਂ ਕਰਕੇ ਇਹ ਫੇਰ ਹਾਡੀ ਇਹ ਛਵੀ ਨਾ ਲੜੀ ਹੀ ਨਾ ਮੈਨੂੰ ਕੁੜੀਆਂ ਦੱਸਦੀਆਂ ਹੀ ਫੋਨ ਕਰਕੇ ਕਹਿੰਦੀ ਜਿਹੜੀ ਹਾਡੀ ਕਲਾਸ ਚ ਛਵੀ ਹੁੰਦੀ ਰਹੀ ਨਾ ਐਨਕਾਂ ਵਾਲ਼ੀ।

ਉਹਦੇ ਨਾਲ਼ ਲੜੀ ਹੀਗੀ ਤੇ ਉਹਨੂੰ ਬੜਾ ਗਾਲ਼ ਮੰਦਾ ਬੋਲਦੀ ਹੀ ਤੇ ਫੇਰ ਮੈਡਮ ਨੇ ਉਹਨੂੰ english ਵਾਲੀ ਮੈਡਮ ਨੇ ਜਿਹੜੀ ਸਿਦਮਾ ਵਾਲ਼ੀ ਏ ਉਹਨੇ ਇਹਨੂੰ ਮਾੜਾ-ਚੰਗਾ ਬੋਲਿਆ ਕਹਿੰਦੀ ਮੈਂ ਕਿਹਾ ਮੈਂ ਤੇ ਸਕੂਲੇ ਨੀ ਜਾਇਆ ਕਰਨਾ ਤੁਹਾਂਡੀਆਂ ਮੈਡਮਾਂ ਹੀ ਬੜੀਆਂ ਕੁੱਪਤੀਆਂ ਏ। ਸੱਚੀ। ਆਹੋ।

ਆਹੋ ਘਰਦੇ ਵੀ ਇੱਦਾ ਦੇ ਹੀ ਇਹ ਇਹਦੇ। ਆਹੋ ਜਿੱਦਾ ਦੇ ਮਾਂ-ਪਿਓ ਉੱਦਾ ਦੇ ਜਾਣਾ ਬੱਚਿਆਂ ਨੇ ਵੀ ਕੀ ਨਹੀਂ।

ਵਾਹ ਵਾਂ ਲੋਫ਼ਰਪੂਣਾ ਖਿਲਾਰਦੀ ਹੀ ਏ। ਬਹੁਤਾ ਹੀ ਕਿਤੇ ਛੱਡ ਦੇ ਗੱਲ ਮੈਂ ਕਹਿਣ ਦਈ। ਅੱਛਾ। ਕੁੜੀਆਂ ਨੂੰ ਆਪ ਛੱਡਣ ਜਾਂਦੀ ਹੀ ਉਹ। ਕੀ ਪਤਾ ਮਾਂ ਵੀ ਜਾਂਦੀ ਹੋਵੇ ਮਿਲਣ ਮੰਨ ਸਕਣੇ ਕੀ ਨਹੀ। ok

ਮੈਂ ਕਿਹਾ ਤੂੰ ਕਿੱਥੇ ਚੱਲ ਗਈ ਹੀ ਹਾਂ ਤੂੰ-ਤੂੰ ਤੇ ਰੁੱਕ-ਰੁੱਕ ਕੇ ਬੜਾ ਦਈ ਏ ਬੋਲਣ ਕੀ ਗੱਲ ਤੈਨੂੰ। ਓ ਆਵਾਜ਼ ਨੀ ਆਉਣ ਦਈ। ਹਲੇ ਕਿੰਨੇ ਟਾਇਮ ਹੋਇਆ ਵਾਂ। ਇੱਦਾ ਤਾਂ ਨਾ ਫੇਰ ਪੁੱਛ ਪਤਾ ਲੱਗ ਜਾਣਾ ਫੇਰ ਇੱਦਾ। ਅੱਛਾ-ਅੱਛਾ। ਹਮ ਹੋਰ ਫੇਰ। ਹਾਂ ਬਸ ਵਧੀਆ ਤੂੰ ਦੱਸ ਕਿਵੇਂ ਗੱਲਾਂ-ਬਾਤਾਂ। ਗੱਲਾਂ-ਬਾਤਾਂ ਵਧੀਆ। ਮੈਂ ਤੇ ਆਪ ਛੱਤੀ ਹੋਰ ਜਗਾਂ ਹਾਡੇ ਪਿੰਡ ਚ ਪਤਾ ਵੀ ਨੀ ਲੱਗਦਾ ਕਿਹੜੇ ਵੇਲ਼ੇ ਦੂਜੇ-ਤੀਜੇ ਦਿਨ ਕੋਈ ਲੈ ਕੇ ਆ ਜਾਂਦਾ ਹੈਨਾ। ਆਹੋ ਮੈਂ ਕਿਹਾ ਛਿੱਟੇ-ਛੂਟੇ ਚੋ ਗਾਇਬ ਕਰ ਤਾਂ ਆਪ ਉਹੋ ਜਿਹਾ ਕਰਨਗੇ। ਬੱਲੇ ਹੋਰ ਕੁੱਛ।

ਚੰਗਾ ਆਵਾਂਗੇ ਤੇਰੇ ਕੋਲ਼ ਰਹਿਣ। ਆਜੀ-ਆਜੀ। ਮੈਨੂੰ ਸੂਟ ਲੈ ਕੇ ਦੇਈ ਫੇਰ ਸੂਟ ਲੈ ਕੇ ਦੇਈ ਸੋਹਣਾ ਜਿਹਾ। ਚੰਗਾ ਤੈਨੂੰ ਸ਼ੋਅ ਰੂਮ ਚ ਖੜਾ ਗੀ ਭਾਟੀਏ ਦੇ ਕੀ ਕੁਲਦੀਪ ਦੇ ਜਾਣਾ ਏ। ਨਹੀਂ ਮੈਂ ਕੁਲਦੀਪ ਦੇ ਜਾਣਾ ਭਾਟੀਏ-ਭੂਟੀਏ ਕੋਲ਼ ਨੀ ਜਾਣਾ ਭਾਟੀਆਂ ਦੀ ਦੁਕਾਨ ਵਾਂ ਦੇਖੀ ਮੈਂ। ਅੱਛਾ। ਤੈਨੂੰ ਤਾਂ ਹੈਨਾ ਹੁਣ ਭੁੱਲ-ਭਾਲ ਗਿਆ ਹੁਣਾ ਤੂੰ ਤਾਂ ਵਾਹ-ਵਾਹ ਚਿਰ ਦੀ ਗਈ ਆ ਹੈਨਾ। ਆਹੋ-ਆਹੋ ਅਗਾਂਹ ਹੋ ਗਏ ਕਿ ਮੈਨੂੰ ਬਹੁਤਾ ਸਾਲ ਹੋ ਗਿਆ ਮੈਂ ਕਹਿਣੀ।

ਹੋਰ ਫੇਰ। ਰੁੱਕ ਜਾ ਮੈਨੂੰ ਦੋ ਮਿੰਟ ਹੋਲਡ ਤੇ ਰੱਖਣ ਤਾਂ ਦੇਣਾ ਹੀ।